ਉਹ ਨਾ ਉਹ ਵਧੀਆ ਸੀ ਸੁੱਕੀ ਸਬਜ਼ੀਆਂ ਦਹੀਂ ਜਿਹੜਾ ਇਹ ਚੰਗਾ ਲੱਗਦਾ।

ਬੜੀ ਬੜੀ ਤੇ

ਸੀਤੇ ਦੇ ਮੁੰਡੇ ਦੇ ਤਿੰਨੇ ਹੀ ਮੁੰਡੇ ਉਹ ਵਿਆਹ ਤੇ ਉਹਨੇ ਉਹਦੇ ਮੁੰਡੇ ਹੋਏ ਉਹਨਾਂ ਇੱਕ ਉੱਧਰੇ ਵਿਆਹਿਆ ਸੀ ਪਹਿਲੇ ਮਰ ਗਈ ਸੀ ਆਪ ਬੇਚਾਰੀ ਉਹ ਵੀ ਆਣਚੱਕ ਹੀ ਮਰ ਗਈ ਸਾਰਿਆਂ ਨਾਲੋਂ ਨਿੱਕੀ ਸੀ ਬੇਚਾਰੀ ਦੇਖ ਲਾ। ਆਹੋ ਪਹਿਲਾਂ ਆਉਂਦੀ ਹੁੰਦੀ ਸੀ ਹਨਾ ਬੜੀ ਸੋਹਣੀ ਸੀ ਉਹ। ਕੱਕੀ ਭੂਰੀ ਤੇ ਮੁੰਡੇ ਅਗਰ ਤਿੰਨ ਸੀ ਨਾ ਕੁੜੀ ਨੀ ਹੈਨੀ ਕੋਈ ਵੀ ਉਹਦੀ।

ਤੇ ਮੁੰਡੇ ਤਿੰਨੇ ਵਿਆਹ ਤੇ, ਵੱਡੇ ਦੇ ਮੁੰਡੇ ਦੇ ਜਵਾਨ ਹੋਏ ਉਹਦੇ ਸਟੀਫਨ ਦੇ, ਉਹਦੇ ਤੇ ਬੜੇ

ਤੇ ਗਾਂਹ ਮੁੰਡਾ ਇੱਕ ਤਾਂ ਵਾ ਜਿਹੜਾ ਅੰਬਰਸਰ ਮੁੰਡਾ ਵਿਆਹਿਆ ਨਾ, ਉਹਦਾ ਕੁੜੀ ਮੁੰਡਾ ਵਾ ਤੇ ਜਿਹੜਾ ਨਿੱਕਾ ਵਿਆਹਿਆ ਉੱਧਰ ਪਰਾਂ ਹਿਮਾਚਲ ਚ ਉਹਦੇ ਘਰ ਵੀ ਮੁੰਡਾ ਹੋਇਆ। ਉਹ ਆਏ ਨੀ ਕਦੇ ਝਾਈ ਪਠਾਨਕੋਟ ਵੱਲ? ਆਉਂਦਾ ਹੁੰਦਾ ਸੀ ਆਪਣੇ ਇੱਥੇ ਵਿਆਹ ਨਹੀਂ ਇੱਥੋਂ ਦੀ ਆ ਤੇ ਕੀ ਆ ਤਲਵੰਡੀ ਦੀ।

ਇੱਥੇ ਵਿਆਹਿਆ ਹੋਇਆ ਸਟੀਫ਼ਨ ਵੱਡਾ ਮੁੰਡਾ ਉਹਦਾ।

ਆਉਂਦੇ ਰਹੇ ਨੇ, ਨੀ ਹੁਣ ਸਗੋਂ ਸੀਤੇ ਮਰਨਾ ਕਰਕੇ ਨਾ ਫਿਰ ਅੱਗੇ ਨਿਸਾ ਵੀ ਆ ਜਾਂਦੀ ਆ ਉਹਦੀ ਬਿੱਲੇ ਦੀ ਘਰਦੀ ਵੀ ਦੀ ਨਹੁੰ

ਤੇ ਅੰਕਲ ਬੇਚਾਰਾ ਦਿਲ ਕਰੇ ਅੰਕਲ ਬੇਚਾਰਾ ਆ ਜਾਂਦਾ, ਉਹਦਾ ਘਰ ਵਾਲਾ ਸੀਤੇ ਦਾ ਮੈਂ ਦੋਵੇਂ ਚੰਗੀਆਂ ਸੀ ਦੋਵੇਂ ਚੰਗੀਆਂ ਦੋਵੇਂ ਗਾਂਹ ਗਈਆਂ ਬੇਚਾਰੀਆਂ। ਆਹੋ ਆਹੋ ਸੀਤੇ ਦੀ ਤੇ ਭੋਲੀ ਦੀ ਹਨਾ।

ਹੈ ਸਕੀਆਂ ਤੇ ਤੇ ਜਿਹੜੀ ਕਮਲਾ ਸੀ ਉਹ ਤੇ ਬੜੀ ਉਹ ਤੇ ਬਹੁ

ਉਹ ਉੱਥੇ ਹੀ ਆ ਬਟਾਲੇ ਹੀ ਆ, ਇੱਥੇ ਕੁ ਥਾਂ ਲੈ ਕੇ ਇੱਥੇ ਘਰ ਪਾਇਆ ਧਾਰੀਵਾਲ ਮੁੰਡੇ ਨੇ ਜਿਹਦਾ ਰਿਸ਼ਤਾ ਮੈਂ ਕਰਵਾਇਆ ਸੀ ਕਮਲਾ ਦਾ ਮੁੰਡਾ ਇੱਧਰ ਇੱਧਰ ਵਿਆਹਿਆ ਸੀ ਆਹ ਕੀ ਦੂਰ ਹੀ ਸੀ ਕੀ ਸ਼ਹਿਰ ਦਾ ਮੈਨੂੰ ਨਾਂ ਹੀ ਭੁੱਲ ਗਿਆ ਮੇਰਾ ਹਨਾ ਉੱਥੇ ਵਿਆਹਿਆ ਸੀਗਾ ਸਲਾਮ ਗੈਰ ਸਲਾਮਤ ਜਿਹਨੂੰ ਕੋਈ ਰਿਸ਼ਤੇ ਦਾ ਇੱਥੇ ਵੀ ਗਿਆ ਸੀ ਨਾਲ ਸਲਾਮਤ ਨਾਲ ਲ ਲੜ ਪਈ ਕਮਲ ਉਹ ਕ ਨਿੱ ਕਮਲਾ ਲੜ ਪਈ ਉੱਥੇ

ਚੱਲ ਨੀ ਤੂੰ ਬਹੁਤਾ ਬੋਲ ਨਾ ਇੱਥੇ, ਹੈਂ ਲੜ ਪਈ ਮੈਂ ਨੀ ਚੁੱਪ ਕਰ ਨੀ ਭੈਣੇ ਤੇਰਾ ਤੇਰਾ ਤੂੰ ਵਿਆਹੁਣ ਆਈ ਕੋਈ ਮੁੰਡਾ ਤੇ ਇੱਥੇ ਲੜਾਈਆਂ ਕਰਨ ਮੈਂ ਆਈ ਆਂ।

ਲੈ ਕੇ ਜੰਞ ਭੈਣਾ ਤੁਰ ਪਿਆ ਉਹਦਾ ਮੁੰਡਾ ਜਾ ਵੇ ਭਰਾਵਾ ਮੈਂ ਆਖਿਆ ਬਹਿ,

ਕੀ ਪਤਾ ਨੀ ਕੀ ਆਖਿਆ ਤੇ ਲੜ ਪਿਆ ਉੱਥੇ, ਮੈਂ ਤੇਰਾ ਘਰ ਬਾਰ ਇਹੋ ਹਾਲ ਰਹਿੰਦਾ ਮੈਂ ਕਿਹਾ ਹਰ ਇੱਕ ਨਾਲ ਹੀ ਤੂੰ ਪੰਗੇ ਲੈਂਦੀ ਹੈ ਮੈਂ ਕਿਹਾ, ਚੁੱਪ ਕਰ ਲੋਕੀ ਆਖਣਗੇ ਮੁੰਡੇ ਦੀ ਮਾਂ ਵਾਂ ਮੈਂ ਕਿਹਾ ਜਿਹੜੀ ਲੜਦੀ ਹੈ ਜਾਂ ਨੀ ਭੈਣੇ ਚੁੱਪ ਕਰ।

ਕੁੜੀ ਦੀ ਮਾਂ ਤੇ ਇੱਥੇ ਲੋਕਾਂ ਨੂੰ ਨੀ ਬਖ਼ਸਦੀ ਤੇ ਮੇਰੀ ਕੁੜੀ ਨੂੰ ਬਖ਼ਸੇਗੀ ਉਹੀ ਗੱਲ ਹੋਈ, ਉਹੀ ਗੱਲ

ਗਈ ਮੁੜਕੇ ਮੈਨੂੰ ਉਹਨੇ ਲਾਮਾ ਦੇਣਾ ਫਲਾਣੀ ਗੱਲ

ਉਹ ਚੰਗੀ ਆ ਤੂੰ ਨੀ ਕਮਲਾ ਚੰਗੀ, ਚੁੱਪ ਕਰ।

ਜੁਬਾਨ ਤਾਂ ਤੇਰੀ ਆਪਣੀ ਨੀ ਖਲੋਂਦੀ ਕਿਸੇ ਨੂੰ ਕੀ ਤੂੰ ਨਹੁੰ ਧੀ ਨੂੰ ਕਹਿਨੀ।

ਆਹ ਬੜੀ ਹੈਗੀ ਸੀ ਤੇ ਮੈਂ ਮੇਰੇ ਨਾਲ ਮੇਰੇ ਨਾਲ ਵੀ ਲੜ ਪਈ ਸੀ ਤੇ

ਮੇਰੇ ਨਾਲ ਲੜ ਪਈ, ਮੈਂ ਉਦੋਂ ਹੀ ਪਿਛਾਂਹ ਹਟ ਪਈ ਮੈਂ ਜਾ ਪਰਾਂ ਦਫ਼ਾ ਹੋ ਜਾ ਕੇ, ਪਠਾਨਕੋਟ ਤੇ ਕਦੋਂ ਜਾਂਦੀ ਉਹਨਾਂ ਨੇ ਵੀ ਗੁੱਸੇ ਨਾਰਾਜ਼, ਭਰਾ ਮਰ ਗਿਆ ਤਾਂ ਨਾ ਗਈ, ਮਧੂ ਦਾ ਪਿਓ ਮਰ ਗਿਆ ਕਦੋਂ ਗਈ ਅੱਛਾ ਉਹ ਖਰੇ ਵਿਚਾਲੇ ਸੀ ਝਾਈ।

ਬਟਾਲੇ ਵੀ ਸੀ ਹਨਾ ਕੋਈ ਤੁਹਾਡੀ ਰਿਸ਼ਤੇੇਦਾਰ, ਕੀ ਉਹਨਾਂ ਦਾ ਨਾਂ? ਇੱਕ ਦਾ ਵਿਲਸਨ ਸੀ।

ਇੱਕ ਉਹ ਪੱਪੂ ਦਾ ਘਰ ਵਾਲਾ ਵੀ ਉਹ ਵੀ ਉਹਦੀ ਭੈਣ ਸੀ ਤੇ

ਨਹੀਂ ਉਹ ਸਾਡੀ ਮਾਸੀ ਦੀ ਮਾਸੀ ਦੀ ਕੁੜੀ ਸੱਚ ਮਾਸੀ ਦੀ ਕੁੜੀ।

ਉਹ ਉਹ ਵਿਲਸਨ ਉਹਦਾ ਉਹਦਾ ਪਰਾਂ ਘਰ ਹੀ ਨੀ ਉੱਥੇ ਕਿਤੇ, ਕੀ ਆ ਕੰਡੇ ਤੇ ਉੱਥੇ ਖੁਸਰੇ ਹੀ ਬੜੇ ਰਹਿੰਦੇ ਲਾਗੇ ਉਹਨਾਂ ਦੇ ਖੁਸਰੇ

ਆਹੋ ਆਹੋ ਗਲੀ ਦੇ ਵਿੱਚ ਲਾਗੇ ਅੱਗੇ ਮੈਂ ਜਾਂਦੀ ਆਉਂਦੀ ਸੀ ਤੇ ਹੁਣ ਮੈਂ ਜਿਉਂ ਫਿਰ ਢਿੱਲੀ ਮੱਠੀ, ਮੈਂ ਕਦੇ ਗਈ ਨੀ ਤੇ ਉਹ ਵੀ ਵੀ ਉਹ ਦੋਵੇਂ ਭੈਣਾਂ ਉੱਥੇ ਹੀ ਹੈ ਤੇ ਅੰਬਰਸਰ ਰਹਿੰਦੀ ਨਾ ਪਹਿਲੋਂ ਹੁਣ ਇੱਥੇ ਆ ਗਈ ਹੈ।

ਹਮ ਚੱਲ ਝਾਈ ਠੀਕ ਆ ਬਾਅਦ ਚ ਕਰਾਂਗੇ।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

ਸਤਿ ਸ਼੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਵਰਿਆਮ ਸਿੰਘ ਸੰਧੂ ਦਾ ਜਨਮ ਦਸ ਸਤੰਬਰ ਉੱਨੀ ਸੌ ਪੰਤਾਲੀ ਈਸਵੀ ਨੂੰ ਪਿੰਡ ਚਵਿੰਡਾ ਕਲਾਂ, ਅੰਮ੍ਰਿਤਸਰ ਵਿਖੇ ਸਰਦਾਰ ਦੀਦਾਰ ਸਿੰਘ ਦੇ ਘਰ ਸ਼੍ਰੀਮਤੀ ਜੋਗਿੰਦਰ ਕੌਰ ਦੇ ਕੁੱਖੋ ਹੋਇਆ। ਆਪ ਜੀ ਵਿੱਦਿਆ ਆਮ ਪੰਜਾਬੀ ਹੈ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਆਪ ਲਹੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪੰਜਾਬੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ ਇੱਥੇ ਹੀ

ਹਨ। ਪੰਜਾਬੀ ਕਹਾਣੀ ਦੇ ਮੋਢੀ ਤੋਂ ਰੂਪ ਬਦਲਣ ਵਿੱਚ ਆਪ ਨੇ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਆਪ ਦੀ ਕਹਾਣੀ ਵਿੱਚ ਅਜੋਕੇ ਸਮਾਜ ਦੀ ਗਿਣਤੀ ਕਿਰਸਾਣੀ ਕਿਰਤ ਦੀਆਂ ਅਤੇ ਨਿਯਮਤ ਅਮ ਮੱਧ ਭਾਰਤ ਦੇ ਪਾਤ ਪਾਤਰਾਂ ਦੇ ਦੋ ਦੁਖਾਂਤ ਨੂੰ ਬਹੁਤ ਡੂੰਘਾਈ ਨਾਲ ਅਤੇ ਸਫਲਤਾ

ਅਨੁਸਾਰ ਵੱਡੇ ਵਾਲੀ ਨੂੰ ਨਾਪ ਕੇ ਇਹ ਜ਼ਿੰਮੇਵਾਰੀ ਦੀ ਪੱਗ ਬੰਨ੍ਹ ਗਏ ਸਨ। ਸਾਰਾ ਪਰਿਵਾਰਾਂ ਨੇ ਵਿਰਾਂਤ ਵਿੱਚ

ਬੇਵੱਸ ਮੁਸਕਰਾਉਦਾ, ਹੱਸਦ ਵਿੱਚੇ ਰੋਂਦਾ, ਮੱਝਾਂ ਚੋਂਦਾਂ, ਪੱਠੇ ਕੁਤਰਦਾ, ਢੰਗਰ ਖੋਲਦਾ, ਬੰਨ੍ਹਦਾ, ਉਹਨਾ ਨੂੰ ਪਾਣੀ ਪਿਲਾਉਂਦਾ, ਹੱਲ ਵਾਹੁੰਦਾ, ਜੀਆਂ ਨੂੰ ਪਰਚਾਉਂਦਾ, ਮੱਖੀਆਂ ਮਾਰਦਾ, ਕੁੱਟਦਾ, ਵੱਖੋ ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਫਿਲਮ ਆ ਬੇਚੈਨ ਹੀ ਬਦਲ ਰਿਹਾ ਸੀ। ਉਹ ਚੁੱਪ ਨਾਲ ਉਸ ਨਾਲ ਕੀਤੀਆਂ ਗੱਲਾਂ ਦੋਹਰਾ ਗਏ ਸਨ। ਉਨ੍ਹਾ ਨੂੰ ਲੱਗਦਾ ਸੀ ਬਈ ਜਿਵੇਂ ਉਹ ਗਿਆ ਨਹੀਂ। ਉਹਨਾ ਦੀ ਅੰਗ ਸੰਂਗ ਸੀ। ਕਿਸੇ ਘਰ ਵਿੱਚ ਉਹਨਾ ਦੇ ਕੋਲ ਹੀ ਪਰ੍ਹੇ ਢੰਗਰਾਂ ਕੋਲ ਸੁੱਤਾ ਹੋਇਆ ਸ਼ਰਾਬ ਵਿੱਚ ਅਮਰੀਕਾ ਚ ਸਰਕਾਰੀ ਮੁਲਾਜ਼ਮ ਸੀ। ਲੇਟਿਆ ਹੋਇਆਂ ਪਿਛਲੇ ਦਿਨ ਬਾਰੇ ਸੋਚ ਰਿਹਾ ਸੀ। ਜਿਹੜੇ ਉਸਦੇ ਪਿਤਾ ਕਰਤਾਰ ਸਿੰਘ ਦੇ ਮੌਤ ਤੋਂ ਪਿੱਛੋ ਇੱਕ ਕਾਲੇ ਪਰਛਾਵੇ ਵਾਂਗ ਉਸਦੇ ਨਾਲ ਨਾਲ ਤੁਰੇ ਸਨ। ਇਹਨਾ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ। ਜਿਵੇਂ ਕੇ ਚੋਂ ਦਿੱਤਾ ਹੋਵੇ, ਉਸਨੂੰ ਤਾਂ ਜਿਸ ਤਰ੍ਹਾਂ ਦਾ ਚਿਤ ਚੇਤ ਵੀ ਨਹੀਂ ਸੀ। ਉਸਨੂੰ ਤਾਂ ਛੋਟੇ ਮਹਿੰਦਰ ਦੇ ਨਾਲ ਦੇਣ ਗਿਆ ਸੀ। ਫਿਰ ਉਸ ਤੋਂ ਹੀ ਪਤਾ ਲੱਗਦਾ ਕਿ ਕਰਤਾਰ ਸਿੰਘ ਨੇ ਇੱਕ ਆਪਣੇ ਰਾਤੀ ਬਹੁਤ ਨਸ਼ਾ ਪੀ ਲਿਆ ਸੀ। ਜਾਂ ਖਬਰੇ ਬੱਚ ਗਈ ਸੀ। ਸਵੇਰੇ ਜਦੋਂ ਚਾਹ ਪਾਣੀ ਬਣਾ ਕੇ ਢੰਗਰਾਂ ਕੋਲ ਸੁੱਤੇ ਨੂੰ ਅਮਰੀਕ ਦੀ ਮਾਂ ਜਗੀਰ ਕੌਰ ਜਗਾਉਣ ਗਈ ਤਾਂ ਉਹ ਬੇਹੋਸ ਪਿਆ ਸੀ। ਸਾਹ ਰੁੱਕ ਰੁੱਕ ਖੜੁੱਕ ਕਰਕੇ ਆ ਰਿਹਾ ਸੀ। ਉਸ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਅਤੇ ਉਸਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਸਨੂੰ ਸ਼ਹਿਰ ਹਸਪਤਾਲ ਲਿਆਂਦਾ ਸੀ ਅਤੇ ਅਸੀਂ ਤੁਸੀਂ ਮਹਿੰਦਰ ਅਮਰੀਕਾ ਦੀ ਮਾਂ ਦੇ ਅਮਰੀਕ ਦੀ ਨਹੁੰ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਗੁੰਮਸੁੰਮੇ ਵਿੱਚ ਪਿੰਡ ਅਤੇ ਲਹਿਰ ਲਾਈ ਲੱਗ ਕੱਢੀ ਹੋਈ ਜੋ ਕਿ ਉਹਦੀ ਬਿਮਾਰੀ ਸੁਣ ਕੇ ਸਹੁਰਿਉਂ ਆ ਗਈ । ਉਸ ਕੋਈ ਸੀ ਪਿਤਾ ਦੀ ਲਾਸ਼ ਆਈ ਸੁਣ ਕੇ ਚੀਕਾਂ ਮਾਰਦੀ ਹੋਈ ਪਿਉ ਦੀ ਲਾਸ ਤੇ ਆ ਡਿੱਗੀ। ਹਨੇਰੇ ਵਾਤਾਵਰਨ ਮਾਹੌਲ ਵਿੱਚ ਇੱਕ ਚੁੱਪ ਤਣੀ ਹੋਈ ਸੀ। ਉਹ ਜੋ ਮਰ ਚੁੱਕਾ ਸੀ। ਅਜੇ ਵੀ ਮੁਸਕਰਾਉਂਦਾ, ਹੱਸਦਾ, ਦੂਸਰੀਆਂ ਵਾਂਗੂ ਗੁੱਸੇ ਹੁੰਦਾ। ਰੌੰਦਾ, ਮੱਝਾਂ ਚੌਂਦਾ, ਪੱਠੇ ਕੁਤਰਦਾ, ਪਸ਼ੂਆ ਨੂੰ ਖਵਾਉਂਦਾ, ਉਹਨਾ ਨੂੰ ਪਾਣੀ ਪਿਲਾਉਂਦਾ ਹਰ ਕੰਮ ਕਾਜ ਕਰਦੇ ਜੀ

ਅਤੇ ਅਸੀ ਪਰ ਘਰ ਵਾਲੇ ਚੁੱਪ ਗੱਲਾਂ ਨਾਲ ਉਸ ਨਾਲ ਕੀਤੀਆਂ ਗੱਲਾਂ ਨੂੰ ਦੁਹਰਾ ਰਹੇ ਸਨ। ਇਉਂ ਲੱਗਦਾ ਸੀ ਕਿ ਜਿਉਂ ਇਉਂ ਗਿਆ ਨਹੀਂ, ਮਰਿਆ ਨਹੀਂ, ਸਗੋ ਇਸੇ ਹੀ ਘਰ ਵਿੱਚ ਉਹਨਾ ਨਾਲ ਬਾਹਰ ਹੀ ਪਰੇ ਪਸ਼ੂ ਢੰਗਰਾਂ ਨਾਲ ਵਿੱਚ ਪਿਆ ਸੁੱਤਾ ਹੋਇਆਂ ਹੈ। ਦੇ ਵਿੱਚ ਅਮਰੀਕ ਅਮਰੀਕ ਵਿੱਚ ਸਰਕਾਰੀ ਕਰਮਚਾਰੀ ਸੀ। ਉਹ ਲੰਬਾ ਪਿਆ ਪਿਆ ਉਹਨਾ ਪਿਛਲੇ ਦਿਨ ਬਾਰੇ ਸੋਚ ਰਿਹਾ ਸੀ। ਜਿਹੜੇ ਉਸਦੇ ਪਿਤਾ ਕਰਤਾਰ ਸਿੰਘ ਦੇ ਮੌਤ ਤੋਂ ਬਾਅਦ ਇੱਕ ਕਾਲੇ ਪਰਛਾਵੇ ਵਾਂਗ ਉਸਦੇ ਨਾਲ ਨਾਲ ਤੁਰਦੇ ਰਹੇ ਸਨ। ਇਹਨਾ ਦਿਨਾਂ ਵਿੱਚ ਅਮਰੀਕ ਆਪਣੇ ਆਪ ਨੂੰ ਆਪਣੀ ਉਮਰ ਨਾਲੋਂ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ। ਉਸਨੂੰ ਇਸ ਤਰ੍ਹਾ ਲੱਗਦਾ ਸੀ ਕਿ ਜਿਵੇਂ ਕੋਲੇ ਛੋਟੀ ਉਮਰ ਦੇ ਦਿੱਤਾ ਹੋਵੇ, ਉਸਨੂੰ ਤਾਂ ਹਜੇ ਪਿਤਾ ਦੀ ਮੌਤ ਦਾ ਖਿਆਲ ਤੱਕ ਨਹੀਂ ਸੀ। ਉਸਨੂੰ ਤਾਂ ਛੋਟਾ ਭਰਾ ਮਨਿੰਦਰ ਲੈਣ ਗਿਆ ਸੀ। ਅਤੇ ਉਸ ਤੋਂ ਹੀ ਪਤਾ ਨਾ ਲੱਗਦਾ ਸੀ ਕਿ ਕਰਤਾਰ ਸਿੰਘ ਸਹਿਤ ਰਾਤ ਕਰਤਾਰ ਸਿੰਘ ਸਹਿਤ ਰਾਤੀ ਬਹੁਤ ਨਸ਼ਾ ਪੀ ਲਿਆ ਸੀ। ਕੋਈ ਅਚਾਨਕ ਤਕਲੀਫ ਹੋ ਗਈ ਸੀ। ਸਵੇਰੇ ਜਦ ਅਮਰੀਕ ਨੇ ਆਵਾਜ਼ ਦਿੱਤੀ, ਚਾਹ ਬਣਾ ਕੇ ਢੰਗਰਾਂ ਕੋਲ ਸੁੱਤੀ ਕਰਤਾਰ ਸਿੰਘ ਨੂੰ ਜਗਾਉਣ ਗਈ ਤਾਂ ਉਹ ਬੇਹੋਸ਼ ਹੋਇਆ ਪਿਆ ਸੀ। ਉਸਨੂੰ ਕੜਕ ਕੜਕ ਕੜਕਦੀ ਸਾਹ ਸਾਹ ਦੀ ਆਵਾਜ਼ ਹੀ ਸੁਣ ਰਹੀ ਸੀ। ਜਿਸ ਕਰਕੇ ਉੇਹਨਾ ਨੇ ਇੱਕ ਵਾਰ ਕਰਤਾਰ ਸਿੰਘ ਨੂੰ ਹਿਲੂਣਿਆ। ਉਸ ਦਿਨ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਉਸਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਸਨੂੰ ਸਹਿਰ ਹਸਪਤਾਲ ਲਿਆਂ ਲਿਆਂਦਾ ਗਿਆ। ਦੂਸਰੇ ਦਿਨ ਮਹਿੰਦਰ ਅਮਰੀਕ ਦੀ ਮਾਂ ਤੇ ਅਮਰੀਕ ਤਿੰਨੇ ਜਣੇ ਸ਼ਾਮ ਦੇ ਕੁੱਛ ਮਿੰਟ ਵਿੱਚ ਕਰਤਾਰ ਸਿੰਘ ਦੇ ਲਾਸ਼ ਪਿੰਡ ਲੈ ਆਏ ਸਨ। ਕਰਤਾਰ ਸਿੰਘ ਦੀ ਵੱਡੀ ਕੁੜੀ ਪਿਉ ਦੀ ਬਿਮਾਰੀ ਦਾ ਪਤਾ ਲੱਗਣ ਤੇ ਸ਼ਹਿਰੋਂ ਆ ਗਈ ਸੀ। ਲਾਸ਼ ਦੇ ਆਉਣ ਬਾਰੇ ਸੁਣ ਕੇ ਉਹ ਚੀਕਾਂ ਮਾਰਦੇ ਪਿਉ ਦੀ ਲਾਸ਼ ਤੇ ਆ ਡਿੱਗੀ। ਸਾਰਾ ਪਰਿਵਾਰ ਧਾਹਾਂ ਮਾਰ ਰਿਹਾ ਸੀ। ਲੋਕ ਗਏ ਸਨ ਅਤੇ ਉਹ ਸਾਰੀ ਰਾਤ ਉਹਨਾ ਦੀ ਰੌਂਦਿਆਂ ਗੁਜ਼ਰ ਗਜ਼ਰਦੀ ਸੀ। ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਸੀ। ਅਤੇ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸ ਸੰਸਕਾਰ ਕਰ ਦਿੱਤਾ ਗਿਆ ਸੀ। ਅਮਰੀਕ ਸਿਉਂ ਫਿਰਕ ਨਾ ਕਰ, ਜੋ ਆਇਆ ਸੋ ਜਾਣਾ ਸੀ।

ਸਾਰਾ ਟੱਬਰ ਧਾਹਾਂ ਮਾਰ ਰਿਹਾ ਸੀ। ਲੋਕ ਇਕੱਠੇ ਹੋ ਗਏ ਸਨ। ਉਹ ਸਾਰੀ ਰਾਤ ਉਹਨਾ ਦੀ ਰੌਂਦਿਆਂ ਹੀ ਲੰਘੀ ਸੀ। ਸਵੇਰ ਵੇਲੇ ਕਰਤਾਰ ਸਿੰਘ ਦੀ ਦੂਜੀ ਕੁੜੀ ਵੀ ਆਪਣੇ ਸਹੁਰਿਆਂ ਤੋਂ ਆ ਗਈ ਸੀ। ਹੋਰ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਅਫਸੋਸ ਲਈ ਇਉਂ ਕਿ ਲੋਕ ਅਮਰੀਕ ਨੂੰ ਹੌਸਲਾ ਦਿੰਦੇ, ਆਖਦੇ ਕਿ ਉਹ ਫਿਕਰ ਨਾ ਕਰੇ, ਜਿਹੜਾ ਆਇਆ ਖੈਰ ਉਸਨੇ ਇੱਕ ਦਿਨ ਜਾਣਾ ਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਕਿ ਇਹ ਦੁਨੀਆ ਚੱਲਦੀ ਸਰ੍ਹਾ ਹੈ। ਕਰਤਾਰ ਸਿੰਘ ਨੂੰ ਆਪਣੇ ਨੂੰ ਤਾਂ ਉਹਦੇ ਨਸ਼ੇ ਲੈ ਬੈਠੇ। ਲੋਕ ਆਖਦੇ ਕਿ ਕਰਤਾਰ ਸਿੰਘ ਤਾਂ ਉਹਨਾ ਦੇ ਹੱਥਾਂ ਵਿੱਚ ਪੈਦਾ ਹੋਇਆ ਸੀ। ਅਮਰੀਕ ਨੂੰ ਕਰਦੇ ਲੋਕ ਆਖਦੇ ਕਿ ਅੜਿਆ ਮਰ ਗਿਆ ਨਾਲ ਆਪ ਮਰਿਆ ਨਹੀਂ ਜਾਂਦਾ। ਟੱਬਰ ਦਾ ਭਾਰ ਤਾਂ ਉਸ ਸਿਰ ਅਮਰੀਕ ਸਿੰਘ ਦੇ ਸਿਰ ਹੈ। ਉਹ ਪੱਗ ਬੰਨ੍ਹ ਕੇ ਜ਼ਿੰਮੇਵਾਰੀ ਸੰਭਾਲੇ। ਇਸ ਜ਼ਿੰਮੇਵਾਰੀ ਚ ਫਰਜ਼ ਦੇ ਸਾਹਸ ਨੇ ਉਸਨੂੰ ਇੱਕ ਤਰ੍ਹਾ ਦਾ ਗੱਲ ਪਾ ਲਿਆ ਸੀ। ਨਾਗ ਵਾਂਗੂੰ ਇਸ ਨਾਗ ਦਾ ਪਹਿਲਾਂ ਡੰਗ ਉਸਨੂੰ ਨੂੰ ਉਹਦੇ ਹੀ ਵੱਜਣਾ ਸੀ। ਜਦੋਂ society ਦਾ impression ਕਰਤਾਰ ਸਿੰਘ ਦੀ ਮੌਤ ਤੇ ਪਿਆ ਤਾਂ ਬਹੁਤ ਅੱਛਾ ਲੱਗਾ। ਸਤਿ ਸ਼੍ਰੀ ਅਕਾਲ

ਅੱਜ ਮੈਂ ਤੋਹਾਨੂ ਮੇਰੀ ਜਿੰਦਗੀ ਨਾਲ ਜੁੜੀਆਂ ਬਹੁਤ ਕਵਿਤਾਵਾਂ ਦੇ ਨਾ ਦੱਸਣ ਜਾ ਰਹੇ ਹਨ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹੁਣ ਤੇ ਊ ਕਵਿਤਾਵਾਂ ਮੈਂ ਚਾਉਂਦਾ ਏ ਉਨ੍ਹਾਂ ਬਾਰੇ ਬਹੁਤ ਹੀ ਚੰਗੀਆਂ ਕਵਿਤਾਵਾਂ ਹਨ ਤੇ ਸਾਰੀਆਂ ਕਵਿਤਾਵਾਂ ਦੇ ਤਵਣੁ ਮੈਂ ਪਹਿਲਾ ਨਾਮ ਦਸ ਦੀਨਾ ਹੈ ਅੰਗੂਰ ਖੱਟੇ ਹੁਣ ਏਹ ਪਹਿਲੀ ਕਵਿਤਾ ਈ ਕਵਿਤਾ ਮੇਨੂ ਬਹੁਤ ਹੀ ਜਾਂਦਾ ਪਸੰਦ ਹੈ ਕਿਸਾਨ ਅਤੇ ਉਸਦੇ ਪੁੱਤਰ ਈ ਕਹਾਣੀ ਬਹੁਤ ਹੀ ਚੰਗੀ ਹੈ ਈ ਕਹਾਣੀ ਵਿਚ ਬਹੁਤ ਕੁਜ ਸਿੱਖਣ ਨੂੰ ਮਿਲਦਾ ਏ ਕਿਸਾਨ ਅਤੇ ਓਦੇ ਪੁੱਤਰ ਦੇ ਵਾਰੇ ਠੀਕ ਏ ਜੀ ਉਸਤੋਂ ਵਾਦ ਮੂਰਖ ਬੜਾ ਸਿੰਘਾਂ ਏਹ ਕਹਾਣੀ ਵੀ ਬਹੁਤ ਦਿਲਚਪ ਹੈ ਇਹ ਕਹਾਣੀ ਬਹੁਤ ਹੀ ਬੜੀਆਂ ਹੈ ਮੈਂ ਮੈਂ ਏਨੂੰ ਬਹੁਤ ਵਾਰੀ ਪੜ੍ਹਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਵਾਰ ਤੇ ਚੋਥੀ ਕਹਾਣੀ ਜੋ ਮੇਨੂ ਬਹੁਤ ਪਸੰਦ ਏ ਜਲਦੇਵਤਾ ਤੇ ਲੱਕੜਹਾਰਾ ਈ ਕਹਾਣੀ ਮੇਨੂ ਬਹੁਤ ਹੀ ਚੰਗੀ ਲੱਗਦੀ ਹੈ ਤੇ ਪੰਜਵੀ ਕਹਾਣੀ ਚੋ ਬਗਿਆੜ ਤੇ ਲੈਲਾ ਈ ਬ ਛੋਟੀਆਂ ਹੁੰਦੇ ਸਕੂਲ ਵਿਚ ਹੁੰਦੇ ਸੀ ਈ ਕਹਾਣੀ ਬਹੁਤ ਪੜ੍ਹ ਦੇ ਸੀ

ਈ ਕਹਾਣੀ ਬਹੁਤ ਚੰਗੀ ਹੈ ਬਹੁਤ ਦਿਲਚਸਪ ਹੈ ਬਹੁਤ ਕੁਜ ਸਿੱਖਣ ਨੂੰ ਮਿਲਦਾ ਤੇ ਸੱਤਵੀ ਕਹਾਣੀ ਜੇ ਮੇਨੂ ਬਹੁਤ ਪਸੰਦ ਹੈ ਕਾ ਅਤੇ ਕੁੱਤਾ ਈ ਕਹਾਣੀ ਬਹੁਤ ਹੀ ਵੜਿਆ ਹੈ ਇਸੇ ਤੋਂ ਅੱਪਾ ਨੂੰ ਬਹੁਤ ਸਿਖ੍ਯ ਮਿਲਦੀ ਹੈ ਛੋਟੇ ਹੁੰਦੇ ਅਕਸਰ ਅੱਪਾ ਪਾੜੇ ਹੋਣਗੇ ਛੋਟੀ ਜਮਾਤ ਵਿਚ